ਕਿੱਦਣ ਪਾਣਾ ਫੇਰ ਦੇਖਦੇ ਆਂ ਕੇਹੜੇ ਦਿਨ ਆਯਾ ਤੂੰ ਐਤਵਾਰ ਉਤਵਾਰ ਨੂੰ ਕਹਿੰਦੇ ਨੇ

ਹਮ ਹਾਂ ਤੂੰ ਕੱਲਾ ਈ ਏਂ ਭਾਈ ਜਾ ਹੋਰ ਵੀ ਏ ਹੈਂ

ਹਾਂ

ਉਰੇ ਈ ਦੋ ਨੇ

ਸੁਤੀ ਪਈ ਮੈਥੋਂ ਸੀ ਛੋਟੀ ਹਾਂ ਹਾਂ ਉਹ ਇਕ ਮੈਥੋਂ ਛੋਟੀ ਏ ਤਿੰਨ ਭੈਣ ਭਾਈ ਹੋ

ਕਿੰਨਾ ਹੋ ਗਿਆ ਪਹਿਲਾ ਤੋਂ ਰਹਿੰਦੇ ਸ਼ੁਰੂ ਤੋਂ

ਅਚਾ ਯੇਹ ਆਯ ਤੋ ਐਫ. ਆਈ. ਆਰ ਤੇਰਾ ਕਿ ਕਰਦਾ ਹੁੰਦਾ ਤੇਰੇ ਦਾ ਨਾਂਅ ਕਿ ਐ ਸ਼ਮਸ਼ੇਰ ਸਿੰਗ

ਮਾਮਾ ਛੋਟਾ ਹਾਂ

ਦੂਜੇ ਕਮਰੇ ਚ ਸੀ ਮੇਰੇ ਅਰ ਮੰਮੀ ਡੈਡੀ ਹਾਂ ਠੀਕ ਐ ਠੀਕ ਐ

ਉਥੇ ਵੀ ਗਿਆ ਸੀ ਉਹ ਹਾਂ ਭੋਗ ਤੇ ਗਿਆ ਸੀ ਹਾਂ ਉਹ ਗਿਆ ਸੀ ਜਿਹੜਾ

ਨਾ ਦੂਜਾ ਸੀ ਉਹ ਵੀ ਨੰਗ ਜਾ ਸੀ ਉਹ ਉਹ ਫੇਰ ਤੇਰਾ ਮਾਮਾ ਨਾ ਹੋਵੇ ਮਾਮਾ ਨੀ ਗਿਆ ਸੀ ਮੇਰਾ ਮਾਮਾ ਹੋਊ ਫੇਰ ਤੇਰਾ ਚਿਟੇ ਕੁੜਤੇ ਪਜਾਮੇ ਵਾਲਾ ਹਾਂ ਕੋਈ ਨਾ ਤਸਵੀਰ ਭਿਜ ਦੇਂਗੇ ਆਜੀਂ ਕੋਈ ਨਾ

ਕਿਨ੍ਹੇ ਪ੍ਰਤੀਸ਼ਤ ਰਹਿ ਗਯੀ ਬੈਟਰੀ ਤੇਰੀ ਬੈਟਰੀ ਦਾ ਪਤਾ ਨਹੀਂ ਮੈ ਜਦੋ ਪਹਿਲਾ ਲਾਇਆ ਸੀ ਪੰਜਾਹ ਪ੍ਰਤੀਸ਼ਤ ਸੀ ਬੈਟਰੀ ਚੱਕਦਾ ਈ ਬਾਲੀ ਏ

ਨਾ ਫ਼ੋਨ ਤਾ ਨਵਾਂ ਐ ਹਜੇ ਲੰਘੀ ਏ ਗਾਰੰਟੀ ਮਹੀਨਾ ਕੁ ਫ਼ੋਨ ਤਾਂ ਡੱਬਾ ਬੰਦ

ਇਤਨਾ ਬੈਟਰੀ ਕਿਓਂ ਖਾਤਾ ਐਫ. ਆਈ. ਆਰ

ਅੱਛਾ ਅੱਛਾ ਭੀਖੀ ਲੱਗ ਗਈ

ਐਧਰ ਐਨਾਂ ਦਾ ਜਿਹੜੇ ਸ਼ੈਲਰ ਜਾ ਨੀ ਸੀ ਐਥੇ

ਹਾਂ ਓਥੇ ਖਾ ਕੇ ਪੰਜ ਉਹ ਆਇਆ ਸੀ ਮਸ਼ੀਨ ਜਿਹੀਆਂ ਤੇ ਸਾਡੇ ਪਿੰਡ ਲੱਗ ਗਯੀ ਚਕ ਭਾਈ ਕੌੜੇ

ਹਾਂ ਹਵਾ ਈ ਬਾਲੀ ਤੇਜ ਸੀਗੀ ਜਾਂ ਮੈ ਤਾਂ ਆਪ ਅੱਜ ਸਾਰਾ ਦਿਨ ਬਾਰਾਂ ਵਜੇ ਤੋਂ ਬਾਅਦ ਸਾਰਾ ਦਿਨ ਖੇਤ ਲੰਘਾ ਕੇ ਆਇਆ ਤੇ ਉੰਨਾ ਨੇ ਕਿਹਾ ਹੋਇਆ ਸੀ ਓਥੇ ਪੀਯਾ ਰਹਿ ਦੋ ਘੰਟੇ ਆਥਣ ਚਾਰ ਪੰਜ ਵਜੇ ਹੋਰ ਕੱਲ ਨੂੰ ਜਾਣਾ ਹੋਰ ਮੈਂ ਤਾਂ ਹੁਣ ਸੌਂਦਾ ਸੀ ਮਾਮੇ ਨੇ ਫ਼ੋਨ ਕਰਤਾ ਨਹਾ ਕੇ ਇਹ ਕਹਿੰਦਾ ਘੰਟਾ ਪੂਰਾ ਕਰ ਕੇ ਜਾ ਅੱਛਾ ਸਾਡੇ ਆਲੇ ਫ਼ੋਨ ਤੇ ਸਮਾਂ ਗਲਤ ਸਾਡੇ ਅੱਠ ਹੋਏ ਨੇ ਜਦੋਂ ਆਕੇ ਵੇਖਿਆ ਦੱਸ ਵੱਜ ਰੇ ਕਿਵੇਂ ਸਾਡੇ ਆਲੇ ਫੋਨ ਤੇ ਟੀਮ ਗ਼ਲਤ ਹੋ ਰਿਆ ਸੀ ਉਦੇ ਤੇ ਸਾਡੇ ਅੱਠ ਵੱਜ ਰਹੇ ਸੀ

hello ਹਾਂਜੀ ਭੈਣ ਸਤਿ ਸ੍ਰੀ ਅਕਾਲ

ਵੱਡੀਆਂ ਜੇ ਤੁਸੀਂ ਸੁਣਾਓ

ਇਨ੍ਹਾਂ ਵਾਸਤੇ ਖਿਚੜੀ ਬਣਾਉਣ ਲੱਗੀ ਹਾ ਮੈਂ ਖਿਚੜੀ ਬਣਾ ਦੇਣੀ

ਖਾਣ ਨੂੰ ਜੀ ਵੀ ਨਹੀਂ ਕਰਦਾ ਰੋਟੀ ਪਾਣੀ ਫਿਰ ਖਿਚੜੀ ਸੁਆਦ ਲੱਗਦੀ ਹਾਂਜੀ ਹਾਂਜੀ ਨਾਲੇ ਬੁਖਾਰ ਹੋਇਆ ਹੋਰ ਮੈਂ ਕਹਿਣ ਦਈ ਚੱਲ ਖਿਚੜੀ ਸੁਆਦ ਆ ਤੇ ਨਾਲੇ ਹਲਕਾ ਫੁਲਕਾ ਆ

ਹਮ ਕਦੀ ਕੁਛ ਹੋ ਜਾਂਦਾ ਕਰਮੇ ਵਰਗੇ ਨੂੰ

ਹੋਰ ਇੱਦਾਂ ਈ ਆ ਮਾੜਾ ਹੋਰ time pass ਈ ਐ ਕੇ ਉਨ੍ਹਾਂ ਦਾ ਕੀ ਹਾਲ ਆ ਦੀਦੀ ਸੁਕੋ ਹੋਣਾ ਦਾ ਵਧੀਆ ਜੇ ਠੀਕ ਠਾਕ ਜੇ ਉਹ ਵੀ ਆਏ ਹੀ

ਅੱਛਾ ਅੱਛਾ ਤੇ ਵਾਹਵਾ ਮਿਲਦੇ ਮੁਲਦੇ ਹੁੰਦੇ ਸੀ ਪਹਿਲਾ ਹਾਂਜੀ ਆਏ ਹੀ ਦੋਵੇ ਮਾਂ ਪੁੱਤ ਆਏ ਹੀ

ਨਹੀਂ ਮੁੰਡੇ ਦੋਵੇ ਕਵਾਰੇ ਆ ਤੇ ਕੁੜੀਆਂ ਵਿਆਹੀਆਂ ਨੇ ਇਕ ਕੁੜੀ ਕੁਆਰੀ ਆ

ਉਹ ਪੂਰਾ ਹੋ ਗਿਆ ਸੀ ਉਹ ਪੂਰਾ ਹੋ ਗਿਆ ਤਿੰਨ ਮੁੰਡੇ

ਉਹ ਕਹਿੰਦੇ ਡਾਕਟਰ ਕਹਿੰਦੇ ਬਈ ਉਹਦਾ ਇਹ ਮਹਾ ਬਾਈ ਇੱਦਾਂ ਦਾ ਬੱਚਾ ਕਿ ਪੰਝੀ ਸਾਲ ਹੀ ਕੱਟਦਾ ਵਾ

ਦਿਮਾਗ ਵੀ ਨਾਲੇ ਉਹ ਤੁਰਦਾ ਫਿਰਦਾ ਵੀ ਨਹੀ ਨਾ

ਹਾਜੀ ਉਹ ਤੇ ਸਿਕੋ ਨੇ ਬੜਾ ਲਾਇਆ ਸੀ ਉਹ ਪਲੇਠੀ ਦਾ ਹੀ ਨਾ ਸਿਕੋ ਨੇ ਬੜਾ ਰੋਂਦੀ ਹੁੰਦੀ ਸੀ ਆਹੋ ਨਹੀ ਇਥੇ ਲੈ ਕੇ ਆਉਂਦੀ ਹੁੰਦੀ ਸੀ ਨਾ ਵਿਆਹ ਵਿਉਹ ਨਹੀ ਮੇਰੇ ਹਿਸਾਬ ਨਾਲ ਖਰੇ ਹੋਏ ਦੇ

ਅਸੀਂ ਆਉਣਾ ਇਥੇ ਚਾਚੀ ਲਾਗੇ ਬਹਿਣਾ ਨਾ ਆਣ ਕੇ ਕਿੰਨਾ ਕਿੰਨਾ ਚਿਰ ਅਹੀ ਲਾਗੇ ਆ ਕੇ ਬਹਿਣਾ ਕਿੰਨਾ ਕਿੰਨਾ ਚਿਰ ਬੜਾ ਖੁਸ਼ ਹੋਣਾ ਉਨ੍ਹਾਂ ਨੇ

ਹਮ ਹਾਡੇ ਸਾਰਿਆ ਜੀਆਂ ਦਾ ਇਧਰ ਹਾਡੇ ਉਣ ਜਾਣ ਬਹੁਤ ਹੁੰਦਾ ਸੀ ਦੁੱਧ ਵੀ ਆਪਾ ਇਧਰ ਹੀ ਲਾਇਆ ਹੁੰਦੀ ਹੀ

ਹਾਂ ਚਾਚੀ ਬੜੀ ਚੰਗੀ ਹੀ ਚੰਗਾ ਹੀ ਉਹ ਵਿਚਾਰੀ ਭੋਲੀ ਜੀ ਹੈਗੀ ਬੜੀ ਚੰਗੀ ਹੀ

ਮਾਸੀ ਸਗੋਂ ਦੂਜੀ ਜਿਹੜੀ ਉਹ ਚਲਾਕ ਚੁਸਤ ਆ ਹਾਜੀ ਉਹ ਤੇ ਚਲਦਾ ਪੁਰਜੇ ਵਾ ਤੇ ਇਹ ਵਿਚਾਰੀ ਭਲੀ ਮਾਣਸ ਸੀ ਇਹ ਤੇ ਵਿਚ ਪਾਣੀ ਪੈ ਗਿਆ ਹੀ ਨਾ

ਹਾਂਜੀ ਫਿਰ ਉਹ ਗੁਰਦਾਸਪੁਰੋਂ ਕਡਾਇਆ ਹੀ ਫਿਰ ਉਹ set ਹੀ ਨਹੀਂ ਬੈਠਾ

ਅੱਠ ਕਿ ਦਿਨ ਰਹੇ ਹੀ ਦਾਖਲ ਤੇ ਫਿਰ ਘਰ ਲੈ ਆਂਦਾ ਹੀ ਤੇ ਉਹ ਜਿਆਦਾ ਹੀ ਕੰਮ ਜਿਆ ਵੱਧ ਗਿਆ ਹੀ ਤੇ ਉਹ ਕਹਿੰਦੇ ਘਰੇ ਹੀ ਸੇਵਾ ਕਰੋ ਮੇਰੀ ਭੈਣ ਕਹਿੰਦੀ ਇਥੋਂ ਲੈ ਦਵਾਈ ਜਾ ਵੇਖ ਕੇ ਉਹ doctor ਮੈਨੂੰ ਪਤਾ ਕੀ ਕਹਿੰਦਾ ਜਾਂਦੇ ਮੈਨੂੰ ਕਹਿੰਦਾ ਤੁਹਾਡੇ ਤੇ ਫੇਫੜੇ ਖਰਾਬ ਹੋ ਗਏ

ਕਿਡਨੀਆ ਤੁਹਾਡੀਆਂ ਖਰਾਬ ਹੋ ਗਈਆਂ ਮੈਂ ਕਿਹਾ ਤੂੰ ਰੱਬ ਨਾਲੋਂ ਵੱਡਾ ਵਾ ਮੈਂ ਮੈਨੂੰ ਪਤਾ ਮੇਰੇ ਰਬ ਨੇ ਕੁਛ ਨਹੀਂ ਕਰਨਾ ਮੈ ਮੈਂ ਮੈਨੂੰ ਸਹੀ ਰੱਖਿਆ ਰੱਬ ਨੇ ਮੈਂ ਮੈਨੂੰ ਪਤਾ ਵਾ ਮੈਂ ਠੀਕ ਠਾਕ ਆ ਤੂੰ ਮੈਨੂੰ ਕਹਿ ਦਿੱਤਾ ਵਾ ਤੇਰੇ ਫੇਫੜੇ ਖਰਾਬ ਐ

ਗੁੱਸੇ ਵਿਚ ਆ ਗਏ ਮੈਂ ਕਿਹਾ ਗੁੱਸੇ ਵਿਚ ਨੀ ਮੈ ਆਈ ਮੈਂ ਕਿਹਾ ਤੈਨੂੰ ਮੈਂ ਗੱਲ ਦੱਸਣ ਦਈ ਆ ਤੇ ਮੇਰੇ ਤੋਂ ਵੱਡਾ ਕੋਈ ਡਾਕਟਰ ਨਹੀਂ ਹੋ ਸਕਦਾ ਹਾਂਜੀ

ਬਟਾਲੇ ਕਿ ਧਾਰੀਵਾਲ ਨਹੀਂ ਨਹੀਂ ਸੋਹਲੀ ਸੋਹਲੀ ਮੇਰੇ ਜਾਇਏ ਨਾ

ਕਹਿਣ ਦਿਆ ਹੀ ਇੱਦਾਂ ਕਹਿਣ ਦਿਆ ਪਿਆ ਮੈਂ ਮੈਨੂੰ ਮੈਂ ਮੈਨੂੰ ਕੋਈ tension ਨਹੀਂ ਮੈਂ ਮੈਂ ਜੋ ਕਰਨਾ ਖੁਦਾ ਨੇ ਕਰਨਾ ਮੈਂ ਮੈਂ ਕਿਹੇ ਤੇ ਵਿਸ਼ਵਾਸ ਨੀ ਕਰਦੀ ਆਪਣੇ ਰੱਬ ਤੋਂ ਇਲਾਵਾ ਤੇ ਵੇਖਲਾ ਮੈਨੂੰ ਸਾਲ ਹੋ ਗਏ ਮੈਂ ਠੀਕ ਠਾਕ ਆ ਦੋ ਸਾਲ ਸਾਲ ਦੋ ਸਾਲ ਹੋ ਗਏ ਖਰਾਬ ਕਰਤੀ ਹਾਂਜੀ ਮਹਾਰਾਜ ਤੇ ਡੋਰੀ ਰੱਖੀਏ ਸਭ ਠੀਕ ਹੋ ਜਾਂਦਾ ਵਾ ਉਹਦੇ ਤੋਂ ਵੱਡਾ ਕੋਈ ਡਾਕਟਰ ਨਹੀਂ ਹੈਗਾ

ਹਾਜੀ ਹਾਜੀ ਚਲੋ ਹੀਲਾ ਹੀਲਾ ਵਸੀਲਾ ਡਾਕ੍ਟਰ ਰੱਬ ਤੇ ਵੀ ਬਣਾਇਆ ਵਾ ਮਾਣ ਰੱਬ ਤੇ ਜੇ ਅਹੀ ਵਿਸ਼ਵਾਸ ਕਰਾਂਗੇ ਤੇ ਫਿਰ ਹੀ ਆਉਣਾ ਵਾ

ਇਹ ਦਵਾਈਆਂ ਤੇ ਵਿਸ਼ਵਾਸ ਫਿਰ ਹੀ ਕਰਾਂਗੇ ਪਹਿਲਾਂ ਰੱਬ ਤੇ ਹੋ ਜਾਏ ਫਿਰ ਹੀ ਹੋਣੀਆਂ ਠੀਕ ਹਮ

ਹਾਂਜੀ ਠੀਕ ਜੇ ਮੈਂ ਕਿਹਾ ਉਹਨੇ ਤੇ ਮੈਨੂੰ ਮਾਰ ਹੀ ਦਿੱਤਾ ਹੀ ਮੈਨੂੰ ਕਹਿਦਾ ਤੂੰ ਮਾਰ ਗਈ ਅੱਛਾ ਡਾਕਟਰ ਦਸ ਡਾਕਟਰ ਤੇ ਰਬ ਹੀ ਬਣੇ ਹੁਣ ਤੇ ਮੈਂ ਕਿਹਾ ਮੈਂ ਮਰਨ ਤੋਂ ਵੀ ਨਹੀ ਡਰਦੀ ਮੈਂ ਕਿਹਾ ਜੇ ਰੱਬ ਨੇ ਵਧਾਈ ਆ ਨਾ ਤੇ ਕੁਛ ਨਹੀਂ ਹੈਗਾ ਜੇ ਘਟਾਈ ਆ ਨਾ ਤੇ ਮੈਂ ਕੁਛ ਨਹੀਂ ਕਰ ਸਕਦੀ ਆਹੋ ਇਹ ਡਾਕਟਰ ਨੇ ਤੇ ਇਉ ਦਸ ਦਿੱਤਾ ਬਈ ਜਿਵੇ ਹੇਠ ਵਿਚ ਫੜੀ ਆ

ਕਹਿੰਦਾ ਹਏ ਤੇਰੀਆਂ ਤੇ ਕਹਿੰਦਾ ਨੀ ਐਵੇ tension ਨਾ ਲਵੀ ਕੁਛ ਨੀ ਹੋਇਆ ਤੈਨੂੰ ਵਿਚਾਰੀ ਕੌਣ ਨੂੰ ਕੁਛ ਨਹੀਂ ਹੋਇਆ ਕਹਿੰਦਾ ਇੰਨਾ ਰਬ ਨੂੰ ਮੰਨਦੀ ਯਾਦ ਕਰਦੀ ਰਬ ਨੇ ਤੈਨੂੰ aish ਵੀ ਨੀ ਆਉਣ ਦੇਣੀ ਉਹ ਕੁਛ ਨਹੀਂ ਹੁੰਦਾ ਮਹਾਰਾਜ ਤੇ ਡੋਰੀ ਚੰਗਾ ਰੱਖਿਆ ਉਦੋ ਆਂਦਾ ਈ

ਦੁਆਈ ਮੈਂ ਕਿਸੇ ਦਿਨੀ ਪੰਦਰੀ ਦਿਨੀ ਲਿਆਉਂਦੀ ਆ ਇਕ ਖੁਰਾਕਾਂ ਲਿਆਵਾ ਤੇ ਮੈਂ ਮਹੀਨਾ ਮਹੀਨਾ ਮੇਰਾ ਨਿਕਲ ਜਾਂਦਾ ਹੁਣ ਮੈਨੂੰ ਮਹੀਨਾ ਡੇਢ ਹੋ ਗਿਆ ਦਵਾਈ ਖਾਧੇ ਨੂੰ

ਹੈ ਸਗੋਂ ਮੇਰਾ ਹੱਥ ਦਰਦ ਕਾਰਨ ਦੀ ਮਾਰੇ ਮੋਟੇ ਮਿਲਦੀ ਸ਼ਨੀਵਾਰ ਨੂੰ ਲਈ ਐਂਡੀ ਹਾਂਜੀ ਮੈਂ ਨਾ ਉਹ ਬੂਟੇ ਜੀ ਦੁਕਾਨ ਤੇ ਗਈ

ਸੋਹਣੀ ਦੁਆ ਕਰਦੇ ਨੇ ਹਮ ਮੈਂ ਇਕ ਘੰਟਾ ਸਵੇਰੇ ਕਰਨੀ ਹੁੰਦੀ ਐ ਹੁੰਦੀ ਕਰਨੀ ਹੁੰਦੀ ਐ ਫਿਰ ਰਾਤ ਨੂੰ ਕਰਨੀ ਹੁੰਦੀ ਦੁਪਹਿਰਾ ਨੂੰ ਦੋ ਤਿੰਨ ਦੋ ਚਾਰ ਤਿੰਨ ਹੋ ਗਏ ਹੋਣ ਨਹੀਂ ਦਈ time ਨੀ ਲੱਗਦਾ ਤੇ ਕਦੀ ਕੁਛ ਕਰਨ ਦੈ ਪਈ ਦਾ ਨਹੀਂ ਤੇ ਮੇਰੀ ਤਿੰਨ time ਦੀ ਪੱਕੀ ਦੁਆ ਹਾਂਜੀ ਹਾਂਜੀ ਇਸ ਤ੍ਰਾਹ ਈ ਆ ਹਾਂਜੀ ਬੈਠੇ ਰਹਿਣ ਭਾਵੇ ਮੈਂ ਅੱਧਾ ਘੰਟਾ ਕਰਾ ਕਰਦੀ ਰਾਤੀ ਮੈਂ ਕਿਹੜੇ ਵੇਲੇ ਗਈ ਆ ਤੇ ਰਾਤੀ ਫੇਰ ਮੈਂ ਸੁੱਤੀ ਮੈਨੂੰ ਨੀਂਦ ਨੀ ਆਉਦੀ ਮੈਂ ਜਿੰਨਾ ਚਿਰ prayer ਨਾ ਕਰ ਲਾਂਮੈਨਯੁ ਆਉ ਹੁੰਦਾ

ਮਹਾਰਾਜ ਦਾ ਨਾਂ ਲੈਣਾ ਚਾਹੀਦਾ ਵਾ

ਕੰਮ ਕਿ ਚਲੋ ਕੰਮ ਵੀ ਕਰਦੇ ਹੋਇਏ ਉਦੋ ਵੀ ਮਹਾਰਾਜ ਦਾ ਨਾਮ ਲਈ ਜੋ ਨਾ ਮਹਾਰਾਜ ਨੂੰ ਹਾਂਜੀ ਹੋਰ ਹੋਰ ਆ ਭਾਜੀ ਵੀ ਆ ਇਹ ਜੋਰ ਜੋਰ ਦੀ ਦਵਾ ਕਰਨਗੇ ਤੇ ਪਤਾ ਲੱਗਦਾ ਵਾ ਬਈ ਇਹ ਦਵਾ ਕਰਦੇ ਪਏ ਨੇ

ਆ ਲਾਡੀ ਭਾਜੀ ਇੰਨੀ ਜੋਰ ਦੀ ਨਹੀਂ ਬਾਹਰ ਦਾ ਬੂਹਾ ਮਾਰ ਕੇ ਤੇ ਅੰਦਰ ਈ ਕਰਕੇ ਤੇ ਫਿਰ ਮੈਂ ਫਿਰ ਕਰ ਲੈਨੀ

ਕਰਨੀ ਚਾਹੀਦੀ ਆ ਜੋਰ ਦੀ ਪਰ ਇੰਨਾ ਵੀ ਨਹੀਂ ਹਾਂਜੀ ਹਾਂਜੀ ਨਹੀਂ ਆਇਆ ਹੁੰਦਾ ਵਾ ਨਾ ਜਿੱਦਣ ਆਇਆ ਹੁੰਦਾ ਵਾ ਉਦਣ ਈ ਨਹੀਂ ਆਪਣਾ ਆਪਣਾ ਨਾ ਹੁੰਦਾ ਵਾ ਹਿਸਾਬ ਹਣਾ ਜਿੱਦਾ ਸਹੀ ਲੱਗਦਾ ਵਾ ਕਈ ਜੋਰ ਦੀ ਕਰਦੇ ਆ ਕਈ ਹੌਲੀ ਕਰਦੇ ਕਈ ਆਪਣੇ ਦਿਲ ਵਿਚ ਕਰਦੇ